ਹੋਰ। ਪੰਜਾਹ ਮਿੰਟ ਹੋਏ ਤੇ ਅੱਧਾ ਘੰਟਾ ਹੋਰ ਈ ਹਲੇ ਅੱਧਾ ਘੰਟਾ ਹੋਰ ਹਲੇ ਕੋਈ ਨਹੀਂ ਮੈ ਤੇ ਮੋਟੇ ਨੇ ਇਧਰੋਂ ਵਲ ਨੂੰ ਗੇੜੇ ਲਾਈ ਜਾਣੇ ਹੋਰ ਕਿ ਕਰਨਾ ਦਸ ਵੱਜ ਗਏ ਸਾਲਾmessage ਆਗਿਆ ਹੋਣਾ ਕੇ ਸ਼ਾਇਦ ਭਲਾ ਸਾਲਾ ਨੈਟ ਵੀ ਨਹੀਂ ਨਾ ਇਥੇ ਚਲਦਾ

ਓ ਨਹੀਂ ਯਾਰ ਉਹ ਮੇਰੇ ਆਲਾ ਨੈੱਟ ਨਹੀਂ ਨਾ ਚਲਦਾ।

ਹੋਰ TV ਟੁਵੀ ਦੇਖਦੇ ਓ ਬੱਸ ਲਗਾਂਦੇ ਤਾਂ ਹੈਗਾ ਹਾਂ ਪਰ ਘੱਟ ਕਿਉਂਕਿ ਹੁਣ ਤੈਨੂੰ ਪਤਾ ਹੀ ਹੈ ਉੱਧਰ ਚਲੇ ਜਾਂਦੇ ਹਾਂ job ਤੇ ਚਲੇ ਜਾਂਦੇ ਹਾਂ ਮੈਂ ਫ਼ੇਰ ਥੋਨੂੰ ਪਤਾ time ਨੀ ਲੱਗਦਾ ਇੰਨਾ ਕਿਆ ਗੱਲ ਕੋਈ ਗੱਲ ਹੋਗੀ ਕਿਆ ਹਾਂਜੀ ਸੁਣੀ ਨੀ ਰਾਤ news corona ਆਗਿਆ ਫ਼ੇਰ

ਹਾਂ ਮੈਂ ਰਾਤ ਨੀ ਮੈਨੂੰ ਤਾਂ ਰਾਤ ਦੀ ਬੜੀ tension ਪਈ ਹੋਈ ਆ ਮੈਂ ਕਿਹਾ ਇਹ ਤਾਂ ਬੜਾ ਕੰਮ ਖਰਾਬ ਹੋਗਿਆ ਪਹਿਲਾਂ ਦਾ system ਹਿੱਲਿਆ ਹੋਇਆ ਹੁਣ ਤੱਕ ਠੀਕ ਨੀ ਆਇਆ ਹਾਂ ਹਾਂ ਇਹ ਤਾਂ ਹੈ ਹੀ ਹੈ ਤੇ ਸਹੀ ਗੱਲ ਆ ਤਾਂ ਫ਼ੇਰ ਹੁਣ ਦੇਖੋ ਕਿਆ ਬਣੁਗਾ ਕਹਿ ਤਾਂ ਰਹੇ ਆ ਵੀ ਬਾਹਰੋਂ ਆਉਂਦੇ ਆ ਜਿਹੜੇ ਉਹਨਾ ਦੇ ਫ਼ੇਰ ਦੁਬਾਰਾ ਤੋਂ test

ਦਿੱਲੀ or ਪਟਿਆਲੇ ਤਾਂ ਹੈ ਈ ਆ ਆਪਣੇ ਆਸ ਪਾਸ ਜਿਵੇਂ ਪਟਿਆਲਾ ਪੈਂਦਾ

ਦਿੱਲੀ or ਪਟਿਆਲੇ ਚ ਹੈ ਈ ਹੈ ਬਾਕੀ ਆਲੇ ਦਵਾਲੇ ਹੈ ਦੋ ਚਾਰ ਦੋ ਚਾਰ ਮਰੀਜ਼ ਕੱਡੀ ਜਾਂਦੇ ਆ ਦਸ ਹਜ਼ਾਰ ਦੇ ਕਰੀਬ ਦੱਸ ਰਹੇ ਆ

ਹਾਂਜੀ ਦੇਖਲੋ ਪਹਿਲਾਂ ਹਨਾ ਫ਼ੇਰ ਕਿੰਨਾ ਔਖਾ ਹੋ ਜਾਂਦਾ lockdown ਨਾ ਫ਼ੇਰ ਲੱਗ ਜੇ ਹਨਾ ਡਰ ਲੱਗਦਾ ਦੇਖੋ ਫ਼ੇਰ ਉਹਦੇ ਨਾਲ ਪਤਾ ਕੀ ਇੱਕ ਤਾਂ ਦੇਖੋ ਅਮ ਜਿਹੜਾ ਮਤਲਬ ਆਪਣੇ ਕਾਰੋਬਾਰ ਤੇ ਅਸਰ ਪੈਂਦਾ ਉਹ ਅਲੱਗ ਹਨਾ ਜਿਹੜਾ ਬੱਚੇ ਦੀਆਂ ਪੜਾਈਆਂ ਤੇ ਅਸਰ ਪੈਂਦਾ ਉਹ ਅਲੱਗ ਕੀ ਕਰੇ ਬੰਦਾ ਕੀ ਨਾ ਕਰੇ

ਹਾਂਜੀ ਹਾਂ ਉਹ ਤਾਂ ਹੈ ਹੀ ਹੈ ਕਿੰਨੇ ਔਖੇ ਮਤਲਬ ਪਰ ਉਹ ਉਹ time ਹਲੇ ਤੱਕ ਬੱਚਿਆਂ ਦਾ cover ਨਹੀਂ ਹੋ ਪਾਇਆ ਹੈਗਾ ਹਾਂਜੀ ਕੀ ਜਿਹੜੀ ਇੱਕ ਵਾਰ ਪੜ੍ਹਾਈ ਛੁਟ ਗਈ ਬੱਚਿਆਂ ਦੀ ਹਨਾ ਦੋ ਤਿੰਨ ਢਾਈ ਤਿੰਨ ਮਹੀਨੇ ਇਸ ਤਰ੍ਹਾਂ ਹੀ ਰਹੇ ਬੱਚੇ ਤੇ ਉਹਦੇ ਨਾਲ ਉਹ ਮਤਲਬ cover ਨੀ ਹੋ ਪਾਇਆ ਹੈਗਾ

ਬੱਚੇ ਲਿਖਣਾ ਹੀ ਭੁੱਲ ਗਏ ਸੀਗੇ ਮੇਰੇ ਬੱਚੇ ਤਾਂ ਬੇਟਾ ਤਾਂ ਮੇਰਾ ਬਿਲਕੁਲ ਲਿਖਣਾ ਹੀ ਭੁੱਲ ਗਿਆ ਸੀਗਾ

ਥੋਡੇ ਬੱਚੇ ਛੋਟੇ ਬਹੁਤ ਸੀ ਨਾ ਇਸ ਲਈ ਫ਼ੇਰ ਫਰਕ ਤਾਂ ਪੈਂਦਾ ਹੀ ਹੈ ਛੋਟੇ ਬੱਚੇ ਨੂੰ ਇਹ ਹੁੰਦਾ ਵੀ ਖੇਲਣ ਕਨੀ ਬੱਚੇ ਦਾ ਜਿਆਦਾ ਧਿਆਨ ਹੁੰਦਾ ਹੈਗਾ ਹਾਂਜੀ ਬਾਕੀ ਆਪਣੇ ਸਾਡੇ ਆਪਣੇ local ਸ਼ਹਿਰ ਚ ਜਿੱਥੇ NGO ਜਿੱਥੇ ਕੰਮ ਕਰਦੇ ਤਾਂ ਫ਼ੇਰ ਵੀ ਉਹਨਾ ਨੇ ਬੜੀ spot ਕਰੀ ਹਨਾ ਹਾਂਜੀ ਹਾਂ ਇਹ ਤਾਂ ਹੈ ਹੀ ਹੈ ਉਹਨਾ ਨੇ ਬਹੁਤ ਮਤਲਬ ਆਪਾਂ ਨੂੰ ਦੇਖੋ ਜਦ ਆਪਾਂ ਨੇ ਅਮ ਉਹ time ਦੇ ਵਿੱਚ ਆਪਾਂ ਸਭ ਲੋਕ ਘਰ ਬੈਠੇ ਸੀਗੇ ਆਪਾਂ ਕਿੰਨਾ ਵਧੀਆ ਮਤਲਬ ਕੰਮ ਕੀਤਾ ਆਪਾਂ PPE ਕਿੱਟਾ ਵੀ ਬਣਾਈਆਂ ਹਨਾ ਵੀ ਦੇਖੋ ਕੋਈ ਮਤਲਬ ਇਹ ਸੀਗਾ ਕੇ ਉਸ time ਚ ਸਭ ਤੋਂ ਜਿਆਦਾ ਮਤਲਬ ਜਰੂਰਤ ਸੀਗੀ doctors ਨੂੰ ਉਹਨਾ ਨੇ ਉਹ ਚੰਡੀਗੜ੍ਹ ਤੋਂ ਆਏ ਸੀ ਆਪਣੇ ਮਤਲਬ ਜਦੋਂ ਫੇਕਟਰੀ ਤੋਂ ਕਿਸੇ ਮਤਲਬ ਭੇਜੀਆਂ ਸੀਗੀਆ ਆਪਣਾ ਉਹਨਾ youtube ਤੇ facebook ਤੇ ਦੇਖਿਆ ਸੀਗਾ ਆਪਣੀ NGO ਬਾਰੇ ਤੇ ਹਨਾ ਉਹਨਾ ਨੇ ਭੇਜੀਆਂ ਸੀਗੀਆ ਉਹ ਹਾਂਜੀ ਪਤਾ ਕਿਆ ਹੈ ਉਹ ਕਹਿੰਦੇ ਸੀਗੇ ਕਿਉਂਕਿ ਉਸ time ਤਾਂ ਥੋਨੂੰ ਪਤਾ ਹੀ ਆ ਬਾਹਰ ਆਪਣੇ ਜਿਦੇ ਇੱਧਰ ਦੇ ਲੋਕ ਬਾਹਰ ਗਏ ਹੋਏ ਆ ਹਨਾ

ਹਾਂਜੀ ਹਾਂ ਕਹਿੰਦੇ ਸੀਗੇ ਨਾ ਵੀ ਲੇਬਰ ਸਾਡੀ ਸਾਰੀ ਚਲੀ ਗਈ ਤੇ ਵੀ ਫ਼ੇਰ ਸਾਨੂੰ ਹੁਣ ਉੱਥੇ ਮਤਲਬ ਲੇਬਰ ਹੈ ਨੀ ਹੈਗੀ ਤਾਂ ਜੇ ਤੁਸੀਂ

ਉਸ time ਵੀ ਜਦ lockdown ਦੇ ਵਿੱਚ ਕਿੰਨਾ ਡਰ ਲੱਗਦਾ ਸੀਗਾ ਬਾਹਰ ਨਿੱਕਲਣ ਲੱਗਿਆ ਮਤਲਬ ਇੱਕ ਖੋਫ਼ ਸੀਗਾ ਜਿਹੜਾ ਸਭ ਦੇ ਮਨ ਦੇ ਵਿੱਚ ਭਰਿਆ ਹੋਇਆ ਸੀਗਾ ਵੀ ਹਾਏ ਬਾਹਰ ਨਿੱਕਲਾਂਗੇ ਅਸੀਂ ਬੀਮਾਰ ਨਾ ਹੋ ਜਾਈਏ ਸਾਨੂੰ ਕੁੱਛ ਹੋ ਨਾ ਜਾਏ ਮਤਲਬ ਸਾਰੇ ਕਿੰਨਾ ਮਤਲਬ ਲੋਕ ਡਰੇ ਹੋਏ ਸੀਗੇ ਹਾਂਜੀ ਉਹ ਤਾਂ ਹੈ ਓ ਆ ਦੀਦੀ

ਪਰ ਕਮਲ ਉਹ ਤੁਸੀਂ ਕਿੰਨਾ PPE kit ਆਪਾਂ ਕਿਵੇਂ ਬਣਾਈ ਸੀ ਕਿਵੇਂ first time ਆਪਾਂ ਤਿਆਰ ਕੀਤੀ ਸੀ ਦੇਖਲੋ ਹਨਾ

ਅਸੀਂ ਇੰਨਾ ਇੰਨਾ ਮਤਲਬ ਕੰਮ ਕੱਡ ਪਾਉਂਗੇ ਨਹੀਂ ਪਾਉਂਗੇ ਕਿਉਂਕਿ ਘਰ ਤਾਂ ਉਹ ਹੈ ਨੀ possible ਉਹ ਘਰ ਕਰ ਸਕੀਏ ਸੀਗੇ ਕਰ ਸਕਦੇ ਹੁੰਦੇ ਹਨਾ ਕੀ ਕਿਉਂਕਿ ਘਰ ਦੀਆਂ ਮਸ਼ੀਨਾ ਵਧੀਆ ਣ ਹੁੰਦੀਆਂ ਹੈਗੀਆਂ ਜਿਹੜੀਆਂ ਆਪਣੀਆਂ ਉਹ ਦੇ ਵਿੱਚ ਮਸ਼ੀਨਾ ਹੈਗੀਆਂ ਨੇ ਆਪਾਂ ਨੂੰ ਪੂਰੀ ਸਹੁਲਤ ਹੈਗੀ ਆ ਉੱਥੇ ਦੀ ਹਾਂਜੀ ਪਤਾ ਗੱਲ ਕਿਆ ਦੀਦੀ ਘਰ ਤਾਂ ਜਦੋਂ ਪੂਰੀ family ਇੱਕ ਤਾਂ ਉਸ time ਕੋਈ ਘਰ ਦਾ member ਕੰਮਾ ਤੇ ਵੀ ਜਾਂਦਾ ਹੈਗਾ ਹਨਾ ਜਦੋਂ ਪੂਰੀ family ਘਰ ਹੁੰਦੀ ਆ ਇੱਕ lady ਪੂਰੀ family ਨੂੰ ਨਹੀਂ cover ਕਰ ਸਕਦੀ ਉਹ ਕੰਮ ਵੀ ਕਰੇ ਫ਼ੇਰ ਘਰ ਦਾ ਕੰਮ ਵੀ ਹੋ ਜਾਂਦਾ ਇੰਨਾ ਕੰਮ ਨਹੀਂ ਕੱਡ ਸਕਦੀ ਹਨਾ ਹਾਂਜੀ ਹਾਂ ਕਿਉਂਕਿ ਘਰ ਣ ਆਪਾਂ ਇੰਨਾ ਕੰਮ ਕਰ ਸਕਦੇ ਕਿਉਂਕਿ ਘਰ ਬੱਚੇ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਹੁਣ ਥੋਨੂੰ ਕੋਈ ਆ ਗਿਆ ਕੋਈ ਚਲ ਗਿਆ ਬੱਸ ਏਵੀਂ ਘਰ ਦਾ time ਨਿੱਕਲ ਜਾਂਦਾ ਹੈਗਾ ਤੇ ਫ਼ੇਰ ਬੱਚਿਆਂ ਕਨੀ ਧਿਆਨ ਦੇਣਾ ਵੀ ਜਰੂਰੀ ਹੁੰਦਾ ਹੁਣ ਕਿਆ ਕਰੀਏ ਹਨਾ ਤੇ ਫ਼ੇਰ ਤਾਂ ਕਰਕੇ ਪਰ ਇਹ ਹੈ ਵੀ ਉੱਥੇ ਆਪਾਂ ਨੇ ਬਹੁਤ ਵਧੀਆ time ਕੱਡਿਆ ਵੀ ਫ਼ੇਰ ਵੀ ਆਪਾਂ ਏਵੇਂ

ਤੇ ਕਿੰਨੇ ਮਾਸਕ ਪਨ ਕੱਡ ਲੈਂਦੇ ਸੀਗੇ ਇੱਕ ਦਿਨ ਦੇ ਵਿੱਚ ਕੱਡ ਦਿੰਦੇ ਹੁੰਦੇ ਸੀਗੇ ਹਨਾ ਕਿੰਨਾ ਵਧੀਆ ਲੱਗਦਾ ਸੀਗਾ ਉਹ time ਵੀ

ਦੀਦੀ PPE kit ਦੇ ਨਾਲ ਨਾਲ ਆਪਾਂ ਨੇ shoes or ਟੋਪੀਆਂ ਵੀ ਬਣਾਈਆਂ ਸੀ ਹਨਾ ਹਾਂ ਹੋਰ ਕਿਆ ਕਿੰਨਾ ਮਤਲਬ ਉਹ ਦੇਖਲੋ ਕਿੰਨਾ ਆਪਾਂ ਨੇ ਕਿੰਨਾ ਜਿਆਦਾ ਮਤਲਬ ਆਪਣੇ ਤਾਂ ਇੱਕ commitment ਹੁੰਦੀ ਸੀਗੀ ਅੱਜ ਆਪਾਂ ਨੇ ਚਾਲੀ piece ਕੱਢਨੇ ਅੱਜ ਆਪਾਂ ਨੇ ਪੰਜਾਹ piece ਪਰ ਆਪਾਂ ਨਾ ਸ਼ੁਰੂ ਤੋਂ ਮਤਲਬ ਇਹ ਰਿਹਾ ਕੇ ਆਪਾਂ ਆਪਣੇ ਘਰ ਤੋਂ ਆ ਰਹੇ ਆ ਆਪਾਂ ਆਪਣੀ NGO ਚ

ਤੇ ਤਾਂਹੀ ਇਹ ਹੁੰਦਾ ਦੇਖੋ ਜੇ ਆਪਾਂ ਆਏ ਆਂ time ਕੱਡਆ ਆਪਾਂ ਆਪਣੇ ਬੱਚੇ ਛੱਡੇ ਆ ਤਾਂ ਆਪਾਂ ਨੂੰ ਇਹ ਹੁੰਦਾ ਕੀ ਆਪਾਂ ਜਿਆਦਾ ਤੋਂ ਜਿਆਦਾ ਆਪਾਂ ਮਤਲਬ ਮਿਹਨਤ ਕਰੀਏ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਮਤਲਬ stand ਉਹਨਾ ਦੀ ਜ਼ਰੂਰਤਾਂ ਪੂਰੀਆਂ ਕਰ ਸਕੀਏ ਆਪਾਂ ਨੂੰ ਹਮੇਸ਼ਾ ਇਹੀ ਰਿਹਾ ਕਮਲ ਵੈਸੇ ਹਨਾ

ਤੇ ਬੱਸ ਹੋਰ ਨਿਕਲੀ ਜਾਂਦਾ time

ਉਹ ਆਪਾਂ ਨੂੰ ਦੇਖਿਆ ਜਿਸ time ਆਪਾਂ ਨੂੰ ਦੇਖਲਾ ਕਹਿ ਦਿੰਦੇ ਤੇ ਥੋਨੂੰ punishment ਵੀ ਮਿਲੂਗੀ ਅਗਰ ਤੁਸੀਂ ਮਾਸਕ ਮੁੰਹ ਤੋਂ ਉਤਾਰ ਤਾ ਗਰਮੀ ਸੀਗੀ ਬਹੁਤ ਜਿਆਦਾ ਹਨਾ

ਤਾਂ ਗਰਮੀ ਹੰਦੀ ਸੀ ਉਹਦੇ ਕਾਰਨ ਜੇ ਥੋੜੀ ਦੇਰ ਮੁੰਹ ਤੋਂ ਜੇ ਮਾਸਕ ਨੀਚੇ ਕਰ ਲੈਂਦੇ ਤੇ ਵੀ ਥੋੜੀ ਜੀ ਹਵਾ ਲੱਗ ਜੇ face ਨੂੰ ਹਾਂਜੀ ਹਾਂ ਉਹ ਦੇਖਲੋ ਵੀ ਮਤਲਬ teachers ਆਪਾਂ ਨੂੰ ਅਮ ਕੇਮਰੀਆਂ ਦੇ ਵਿੱਚ check ਕਰ ਲੈਂਦੇ ਹੁੰਦੇ ਸੀਗੇ ਹਨਾ ਵੀ ਤੁਸੀਂ ਉਹ ਮਤਲਬ ਮਾਸਕ ਉਤਾਰਿਆ ਹੋਇਆ ਕੁੱਛ ਤਾਂ ਆਪਣੀਆਂ ਮਸ਼ੀਨਾ ਵੀ ਸਭ ਤੋਂ front ਤੇ ਸੀ first ਦੇ ਵਿੱਚ ਆਪਣੀਆਂ ਮਸ਼ੀਨਾ first line ਚ ਅਪਣਿਆ ਮਸ਼ੀਨਾ ਹੀ ਲੱਗੀਆਂ ਹੋਈਆਂ ਸੀਗੀਆ ਆਪਾਂ ਨੂੰ ਕਿੰਨਾ ਮਤਲਬ ਗੋਰ ਰੱਖਦੇ ਸੀਗੇ ਮਾਸਕ ਨੀ ਲਾਉਣਾ ਮਾਸਕ ਤਾਂ ਕਦੇ ਲੱਗਿਆ ਹੀ ਨੀ ਹੁੰਦਾ ਹੈਗਾ ਤੇ ਗਰਮੀ ਲੱਗਦੀ ਸੀ ਤੇ ਬੰਦਾ ਕਰੇ ਵੀ ਕੀ ਹਨਾ ਵੀ ਇਹ ਹੁੰਦਾ ਸੀ ਵੀ ਕੰਮ ਵੀ ਜਰੂਰੀ ਕਰਨਾ ਹੁਣ ਇੰਨਾ ਆਦਤ ਨੀ ਨਾ ਹੁੰਦੀ ਮਾਸਕ ਲਗਾਉਣ ਦੀ ਫ਼ੇਰ ਆਦਤ ਵੀ ਨੀ ਸੀਗੀ ਹੁਣ ਕਰੀਏ ਵੀ ਕੀ ਹਨਾ

ਇਹ ਆ ਨਾ ਫ਼ੇਰ ਕਿੰਨਾ ਉਹ ਹੁੰਦਾ ਬੰਦੇ ਨੂੰ ਹਾਂ ਦੀਦੀ ਜਦ punishment ਮਿਲਦੀ ਸੀ ਤਾਂ ਸਾਰੇ ਏਵੇਂ ਵੀ ਨੀ ਡਾਂਟ ਦੇ ਵੀ ਹਾਂ ਆਪਾਂ ਨੂੰ ਗੁੱਸਾ ਵੀ ਲੱਗੇ ਏਵੇਂ ਡਾਂਟ ਦੇ ਸੀ ਨਹੀਂ ਪਿਆਰ ਨਾਲ ਜਿਵੇਂ ਆਪਾਂ ਘਰ ਚ ਆਪਣਾ ਕੋਈ ਬੜਾ ਡਾਂਟ ਦਾ ਹੁੰਦਾ ਏਵੇਂ ਕੇ ਆਪਾਂ ਨੂੰ ਇੰਨਾ ਗੁੱਸਾ ਵੀ ਨੀ ਲੱਗਦਾ ਏਵੇਂ ਕਹਿੰਦੇ ਸੀ ਵੀ ਲੱਗਦਾ ਸੀ ਏਵੇਂ ਲੱਗਦਾ ਸੀ ਆਪਾਂ ਆਪਣੀ family ਚ ਹੀ ਬੈਠੇ ਹਾਂ ਕਿਸੇ ਦਾ ਬੁਰਾ ਨੀ ਲੱਗਦਾ ਕਹਿ ਹੋਈ ਗੱਲ ਦਾ

ਮਤਲਬ ਇਹ ਨਾ ਸੋਚੋ ਕੀ ਬੋਝ ਨਾ ਸਮਝੋ ਕੰਮ ਨੂੰ ਮਤਲਬ ਕੀ ਇਹ ਸੋਚੋ ਵੀ ਆਪਾਂ ਨੇ ਕਰਨਾ ਕੁੱਛ ਆਪਾਂ ਆਪਣੀ ਜਿੰਦਗੀ ਚ ਕੁੱਛ ਅੱਗੇ ਵਧਣਾ ਚਾਹੰਦੇ ਹਾਂ ਆਪਾਂ ਆਪਣੇ ਬਬੱਚਿਆਂ ਨੂੰ ਅੱਛੀ education ਦੇਣਾ ਚਾਹੁੰਦੇ ਹਾਂ ਮਤਲਬ ਹਨਾ ਵਧੀਆ educated

ਕੀ ਹਨਾ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਉਹਨਾ ਦੀ ਪਰਵਰਿਸ਼ ਕਰ ਸਕੀਏ ਜੇ ਦੇਖੋ ਕੋਈ ਗੱਲ ਨੀ ਕੰਮ ਕਰਨਾ ਤਾਂ ਚਲੋ ਸਭ ਨੂੰ ਹਾਂ ਔਖਾ ਤਾਂ ਲੱਗਦਾ ਹੀ ਹੈ ਇੱਕ ladies ਨੂੰ ਥੋੜਾ ਜਾ ਏਵੇਂ ਹੁੰਦਾ ਵੀ ਬਾਹਰ ਨਿੱਕਲਣਾ ਪੈਣਾ ਏਂ ਕੰਮ ਕਰਕੇ ਕੰਮ ਤੇ ਜਾਣਾ ਪਰ ਫ਼ੇਰ ਜੇ ਆਪਾਂ ਸੋਚੀਏ ਕੇ ਆਪਣੇ ਬੱਚੇ ਵਧੀਆ ਕਰ ਦੇਣਗੇ life ਦੇ ਵਿੱਚ ਵਧੀਆ ਕੁਛ ਬਣ ਜਾਣਗੇ ਓਦੋਂ ਤੱਕ ਆਪਣੇ husband ਨੂੰ ਮਤਲਬ ਵੱਧ ਤੋਂ ਵੱਧ support ਕਰ ਸਕਦੇ ਹਾਂ ਹਾਂ ਤਾਂ ਉਹਦੇ ਵਿੱਚ ਇਹ ਉਹ ਜਦ ਆਪਾਂ ਸੋਚਦੇ ਹਾਂ ਤਾਂ ਆਪਾਂ ਨੂੰ ਜਿਆਦਾ ਖੁਸ਼ੀ ਹੁੰਦੀ ਹੈਗੀ ਆ ਹਾਂਜੀ ਦੀਦੀ ਗੱਲ ਪਤਾ ਕਿਆ ਉਸ time ਵੀ lockdown ਚ ਵੀ ਜਦੋਂ ਮੈਂ ਕਿਉਂਕਿ ਮੇਰਾ ਪਿੰਡ ਦੋ ਢਾਈ ਕਿੱਲੋਮੀਟਰ ਦੁਰ ਹੈ ਜਦੋਂ ਮੇਰ husband ਨੇ ਉਸ time ਤਾਂ ਕੋਈ ਘਰਾਂ ਚੋਂ ਬਾਹਰ ਹੀ ਨੀ ਨਿਕਲਦਾ ਹੁੰਦਾ ਮੇਰੇ husband ਤਾਂ ਮੈਨੂੰ ਛੱਡਣ ਆਉਂਦੇ ਸੀ ਤਾਂ ਪਿੰਡ ਦੇ ਏਵੇਂ ਹੀ ਕਹਿੰਦੇ ਸੀ ਪਤਾ ਨੀ ਆਪਣੀ wife ਨੂੰ ਸਵੇਰੇ ਸਾਝਰੇ ਹੀ ਕਿੱਥੇ ਛੱਡ ਆਉਂਦਾ

ਇਹਨਾ ਗੱਲਾਂ ਦਾ ਜੇ ਦੇਖਿਆ ਜਾਵੇਂ ਤਾਂ ਬਹੁਤ ਫਰਕ ਪੈਂਦਾ ਪਤਾ ਕੀ ਪਿੰਡਾਂ ਚ ਇਹ ਚੀਜ਼ਾਂ ਜਿਆਦਾ ਦੇਖੀਆਂ ਜਾਂਦੀਆਂ ਤੇ ਆਪਣਾ ਮਤਲਬ ਸਹਿਰਾਂ ਚ ਇੰਨਾ ਕੋਈ notice ਨੀ ਕਰਦਾ ਹੈਗਾ

ਹੁੰਦੀ ਆ ਓਵੀੰ ਆਪਾਂ ਪਰ ਇਹ ਆ ਕੇ time ਆਪਾਂ ਵਧੀਆ ਬਤੀਤ ਕਰਦੇ ਹਾਂ ਉੱਥੇ ਬੈਠ ਕੇ ਨਾ ਹੱਸਦੇ ਹਾਂ ਬੋਲਦੇ ਹਾਂ ਆਪਣੀ ਅੱਧੀ tension ਆਪਣੇ ਮਨ ਤੋਂ ਉੱਤਰ ਜਾਂਦੀ ਹਾਂ ਆਪਾਂ ਕਿਸੇ ਨਾਲ ਦਿਲ ਦੀ ਗੱਲ ਖੋਲਦੇ ਹਾਂ ਬੋਲਦੇ ਹਾਂ ਆਪਣਾ ਹੱਸ ਦੇ ਹਾਂ ਮਜ਼ਾਕ ਕਦੇ ਆ ਹਨਾ

ਹਾਂਜੀ ਦੀਦੀ ਪਤਾ ਕਿਆ ਗੱਲ ਆ ਹੁਣ ਵੀ ਦੇਖੋ ਦੋ ਤਿੰਨ ਜਗ੍ਹਾ ਤੋਂ ਕਹਿ ਜਾਂਦੇ ਆ ਵੀ ਤੂੰ ਇੱਥੋਂ ਕੰਮ ਛੱਡ ਦੇ ਤੈਨੂੰ ਇੱਥੇ ਜਿਆਦਾ ਪੈਸੇ ਦੇਦੁਗੇ ਇਹ ਕਰ ਦਵਾਂਗੇ ਪਰ ਸਾਰੀ ਜਗ੍ਹਾ ਪੈਸਾ ਵੀ ਨੀ ਹੁੰਦਾ ਗੱਲ ਇਹ ਵੀ ਹੁੰਦੀ ਆ ਕੀ ਆਪਣੇ ਘਰ ਦੀਆਂ tension ਤੋਂ ਵੀ ਬੰਦਾ ਦੁਰ ਰਹਿੰਦਾ ਅਗਰ ਚਾਰ ਬੰਦਿਆਂ ਚ ਬਹਿੰਦਾ ਨਾ ਹਾਂਜੀ ਹਾਂ ਇਹ ਤਾਂ ਬਹੁਤ ਫਰਕ ਪੈਂਦਾ ਪਤਾ ਕੀ ਹੁਣ ਦੇਖੋ ਪਤਾ ਕੀ ਆ ਅੱਜਕਲ ਦੇਖਿਆ ਜਾਏ job ਹੈ ਵੀ ਨੀ ਹੈਗੀਆਂ ਬਹੁਤ ਆ

ਹੁਣ ਦੇਖੋ ਆਪਾਂ ਆਪਣੇ ਉੱਪਰ ਹੀ ਲੈਲੋ ਕੀ ਆਪਾਂ ਉੱਥੇ ਜਾਂਦੇ ਹਾਂ ਤਾ ਆਪਾਂ ਨੂੰ ਕਿਸੇ ਚੀਜ਼ ਦੀ ਇਹ ਤਾਂ ਨੀ ਹੈਗਾ ਕੋਈ ਚੀਜ਼ ਬਜਾਰੋਂ ਲੈਕੇ ਆਉਣੀ ਆ ਦੇਖੋ ਥੋਨੂੰ ਹਰ ਇੱਕ ਚੀਜ਼ ਆਪਾਂ ਨੂੰ ਆਪਣੀ ਮਸ਼ੀਨਾ ਤੇ ਹੀ ਮਿਲਦੀ ਹੈ ਹਨਾ ਤਾਂ ਆਪਾਂ ਨੂ ਸਿਰਫ ਇਹ ਹੁੰਦਾ ਕੇ ਆਪਾਂ ਆਪਣਾ ਵੱਧ ਤੋਂ ਵੱਧ ਜਿੰਨਾ ਆਪਾਂ ਵੱਧ ਤੋਂ ਵੱਧ ਕੰਮ ਕਰ ਸਕੀਏ ਉਹ ਆਪਣੇ ਲਈ ਹੀ ਅੱਛਾ ਕੇ ਆਪਣੀ pay ਵਧੀਆ ਬਣ ਜੇਗੀ ਆਪਣੀ salary ਵਧੀਆ ਪੇਜੁਗੀ ਹਨਾ ਤੇ ਵੀ ਇਹ ਆਪਣੇ ਉੱਪਰ depend ਹੁੰਦਾ ਆਪਣਾ ਕਿਵੇਂ ਅੱਗੇ ਉਹ ਮਤਲਬ ਅੱਗੇ ਜਾ ਕੇ ਕਿਵੇਂ compromise ਕਰਨਾ ਹੈਗਾ ਕਿਵੇਂ ਆਪਾਂ ਕੰਮ ਕੱਡਣਾ ਹੈਗਾ ਕੀ ਦੇਖੋ ਜੇ ਆਪਾਂ ਕਿਸੇ ਨਾਲ ਕਹਿੰਦੇ ਹਾਂ ਆਪਾਂ ਕਿਸੇ ਨਾਲ ਵਧੀਆ ਬੋਲਾਂਗੇ ਹਸ ਕੇ ਬੋਲਾਂਗੇ ਤਾਹੀਂ ਹੀ ਅਗਲਾ ਆਪਣੇ ਨਾਲ ਹਸ ਕੇ ਬੋਲਦਾ ਹਨਾ

ਜੇ ਆਪਣਾ ਉੱਥੇ ਮਤਲਬ ਆਪਣਾ ਵਧੀਆ ਰੱਖਿਆ ਹੋਇਆ ਬੋਲ ਬਾਣੀ ਵਧੀਆ ਰੱਖੀ ਹੋਈ ਆ ਤਾਂ ਸਾਰੇ ਆਪਣੇ ਨਾਲ ਇੰਨਾ ਵਧੀਆ ਬੋਲਦੇ ਹੈਗੇ ਆ ਹਾਂਜੀ ਦੀਦੀ ਇਹ ਤਾਂ ਹੈ ਹੀ ਹੈ ਫ਼ੇਰ ਉਹਦੇ ਕਾਰਨ ਕਰਕੇ ਨਾ ਮੇਰਾ ਮੈਨੂੰ ਇਹ ਹੁੰਦਾ ਕੀ ਚੱਲ ਇੱਥੇ ਆ ਹੈ ਵੀ ਦਸ ਬਾਰਾਂ ਬੰਦਿਆਂ ਵਿੱਚ ਆ ਕੇ ਬਹਿਨੇ ਹਾਂ ਆਪਣੇ ਘਰ ਦੇ ਵਾਂਗ ਆ ਕੇ ਆਪਣੇ ਘਰ ਦੀਆਂ ਗੱਲਾਂ ਵੀ share ਕਰ ਲਈਦੀ ਆ ਚਲੋ ਥੋੜਾ ਮਨ ਦੁਖੀ ਹੋਵੇਂ ਹਨਾ

family ਦੀਆਂ ਗੱਲਾਂ ਕਰ ਲਈਦੀਆਂ ਵੀ ਚਲੋ ਕੋਈ ਦੁੱਖ ਤਕਲੀਫ਼ ਕੋਈ ਸਮਝਾਉਂਦਾ ਵੀ ਹੈ ਕੀ ਏਵੇਂ ਨੀ ਹਨਾ ਏਵੇਂ

ਏਵੇਂ ਨੀ ਵੇਂ ਵੀ ਚਲੋ ਇੱਕ time ਤੁਸੀਂ ਚੁੱਪ ਹੋਜੋ ਇੱਕ time ਉਹ ਚੁੱਪ ਹੋਜੇ ਏਵੇਂ ਘਰ ਤੋਂ ਨਿੱਕਲ ਆਓ ਤਾਂ ਥੋੜੀ ਲੜਾਈ ਖਤਮ ਹੋ ਜਾਂਦੀ ਆ ਘਰ ਚੋਂ ਹਾਂਜੀ ਹਾਂ ਪਤਾ ਕੀ ਹੈ ਹੁਣ ਦੇਖੋ ਅਮ ਥੋੜਾ ਜਾ ਦੇਖੋ ਜਦ ਆਪਣੇ family ਏ ਵਿੱਚ ਨਾ ਜਿਵੇਂ ਮਤਲਬ ਜਦੋਂ joint family ਹੁੰਦੀ ਆ ਜਿਵੇਂ ਮੰਮੀ ਪਾਪਾ ਮਤਲਬ ਸੱਸ ਸੋਹਰਾ ਜਿਹੜੇ ਹੁੰਦੇ ਨੇ ਹੈਗੇ ਉਹਨਾ ਦਾ ਥੋੜਾ ਜਾ ਸੁਭਾ ਏਵੇਂ ਹੁੰਦਾ ਵੀ ਆਪਾਂ ਨੂੰ ਥੋੜਾ ਜਾ ਕਈ ਵਾਰ ਇਹ ਹੁੰਦਾ ਕੇ ਉਹਨਾ ਨੇ ਜੇ ਆਪਾਂ ਨੂੰ ਕੁੱਛ ਕਹਿ ਤਾ ਇੱਕਦਮ hyper ਹੋ ਜਾਂਦੇ ਆ ਕੇ ਆਪਾਂ ਨੂੰ ਗੁਸਾਂ ਆਉਂਦਾ ਉਹਦੇ ਨਾਲ ਆਪਾਂ ਜੇ ਕੁੱਛ ਕਹਿ ਦਿੰਦੇ ਆ ਤਾਂ ਆਪਣੇ ਘਰ ਦੇ ਵਿੱਚ ਲੜਾਈ ਵੀ ਹੋ ਜਾਂਦੀ ਆ ਉਹਦੇ ਨਾਲੋਂ better ਇਹ ਹੈ ਕੇ ਜੇ ਤੁਸੀਂ ਆਪਣੇ ਘਰ ਤੋਂ ਬਾਹਰ ਨਿੱਕਲ ਕੇ ਤੁਸੀਂ ਆਪਣੇ ਲਈ ਕੁਛ ਕਰ ਰਹੇ ਹੋ ਆਪਣੇ ਬੱਚਿਆਂ ਲਈ ਕੁੱਛ ਕਰ ਰਹੇ ਓ ਤਾਂ ਤੁਹਾਡਾ ਰਿਸ਼ਤਾ ਵੀ ਆਪਣੇ ਘਰਦਿਆਂ ਨਾਲ ਵਧੀਆ ਹੀ ਰਹੂਗਾ

ਤੇ ਨਾ ਆਪਣੇ ਕੋਲ ਇੰਨਾ time ਹੋਇਗਾ ਵੈਸੇ ਵੀ ਪਹਿਲਾਂ ਕੰਮ ਕਰਕੇ ਬੰਦਾ ਵੈਸੇ ਹੀ ਥੱਕ ਜਾਂਦਾ ਥੋਨੂੰ ਪਤਾ ਹੀ ਹੈ ਹਨਾ ਕੇ ਉਹਦੇ ਨਾਲ ਇਹ ਹੁੰਦਾ ਵੀ ਜਿੰਨਾ ਕ time ਆਪਾਂ ਆਪਣੀ family ਚ ਬੈਠਦੇ ਹਾਂ ਉੱਠਦੇ ਹਾਂ ਬੋਲਦੇ ਹਾਂ ਠੀਕ ਆ ਕੇ ਨਹੀਂ ਆਪਣਾ ਮਤਲਬ ਵਧੀਆ ਹੋ ਜਾਂਦਾ ਨਹੀਂ ਆਪਾਂ ਕੋਈ tension ਲੈਂਦੇ ਹੈਗੇ ਤਾਂ ਉਹਦੇ ਕਰਕੇ ਇਹ ਹੈ ਵੀ ਕੰਮ ਵਧੀਆ ਆਪਾਂ ਉੱਥੇ ਜਾਂਦੇ ਆ ਆਪਾਂ ਕੰਮ ਕਰਦੇ ਆਂ ਵੀ ਵਧੀਆ ਆਪਣਾ time ਅਮ spend ਹੁੰਦਾ ਉੱਥੇ ਜਾ ਕੇ ਇਹ ਤਾਂ ਹੈ ਓ ਆ ਦੀਦੀ ਇਹੀ ਤਾਂ ਚੱਕਰ ਆ ਨਾ ਵੀ ਉੱਥੇ ਜਾਕੇ tension ਦਾ ਮੁਕਤ ਰਹਿੰਦਾ ਬੰਦਾ

ਤੇ ਬਹੁਤ ਫਰਕ ਪੈਂਦਾ ਇਹਨਾ ਚੀਜ਼ਾਂ ਦਾ ਵੀ ਦੇਖੋ ਪਤਾ ਕੀ ਹੈ ਇੱਕ ਜਿਹੜਾ ਆਪਾਂ ਆਪਣੇ ਬੱਚਿਆਂ ਦਾ ਖਰਚਾ ਪੂਰਾ ਕਰ ਸਕਦੇ ਹਾਂ ਉਹ ਜਿਆਦਾ ਮਤਲਬ ਆਪਾਂ

ਆਪਾਂ ਉਹਨੂੰ ਵਧੀਆ ਪਰਵਰਿਸ਼ ਕਰਦਵਾਂਗੇ ਉਹਨਾ ਦੀ ਆਪਾਂ ਇਸ ਗੱਲ ਦਾ ਇੱਕ ਸਕੂਨ ਹੈ ਇੱਕ ਆਪਾਂ ਨੂੰ ਤਸੱਲੀ ਹੈ ਕੇ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਸਿਰ ਤੇ ਬਹੁਤ ਵਧੀਆ ਕਰ ਰਹੇ ਹਾਂ ਕੇ husband wife ਰਲ ਕੇ ਹਨਾ ਦੋਨਾ ਦੀ ਉਹਦੇ ਨਾਲ ਵਧੀਆ ਆਪਣੇ ਬੱਚਿਆਂ ਨੂੰ ਉਹ ਦੇਵਾਂਗੇ ਅੱਗੇ ਦੀ ਪਰਵਰਿਸ਼ ਹਨਾ ਕੀ ਦੇਖੋ ਮੈਂ ਤਾਂ ਮੈਂ ਕਹਿਣੀ ਹਾਂ ਬਹੁਤ ਵਧੀਆ ਵੀ ਆਪਾਂ ਉਸ NGO ਦੇ ਵਿੱਚ ਲੱਗੇ ਹੋਏ ਹਾਂ ਕੰਮ ਕਰ ਰਹੇ ਹਾਂ ਤਾਂ ਆਪਾਂ ਨੂ ਮਤਲਬ ਬਹੁਤ ਕੁੱਝ ਸਿੱਖਣ ਲਈ ਵੀ ਮਿਲਦਾ ਦੇਖੋ ਹੁਣ ਉੱਥੇ ਦੇਖਿਆ ਜਾਏ ਤਾਂ ਕਿੰਨੀ ਤਰ੍ਹਾਂ ਦੇ course ਵੀ ਹੈਗੇ ਆ ਬੱਚੇ ਉੱਥੇ ਕਿੰਨੀ ਦੂਰੋਂ ਦੂਰੋਂ ਪਿੰਡਾਂ ਤੋਂ ਆਪਣਾ ਮਤਲਬ ਬਹੁਤ ਆਪਣਾ ਸੰਘਰਸ਼ ਕਰਕੇ ਇੱਕ ਤਰ੍ਹਾਂ ਦਾ ਜੇ ਦੇਖਿਆ ਜਾਵੇ ਤਾਂ ਆਉਂਦੇ ਆ

ਵੀ ਇੰਨਾ free or ਇੰਨਾ ਸਸਤਾ ਕਿਤੇ ਵੀ ਨੀ ਮਿਲਦਾ ਅੱਜਕਲ ਹਰ ਚੀਜ਼ ਦੇ ਬਹੁਤ ਪੈਸੇ ਆ ਹਰ ਇੱਕ ਸਿੱਖਣ ਦੇ ਵੀ ਬਹੁਤ ਪੈਸੇ ਲੱਗਦੇ ਆ

ਸਿੱਖਣ ਲਈ ਕੁੱਝ ਮਿਲਦਾ or ਫ਼ੇਰ ਉੱਥੋਂ ਦਾ ਕੰਮ ਜਿਹੜਾ ਮਿਲਦਾ ਸਿੱਖਣ ਤੋਂ ਬਾਅਦ ਉਹ ਵੀ ਇੱਕ ਆਪਾਂ ਦੋ ਪੈਸੇ ਕਮਾ ਰਹੇ ਹਾਂ ਇੱਕ ਬੱਚੇ ਨੂੰ ਖੁਸ਼ੀ ਹੋ ਜਾਂਦੀ ਅਸੀਂ ਅੱਜ ਅਸੀਂ ਇਥੇ ਸਿੱਖ ਕੇ ਅਸੀਂ ਇੱਥੇ ਹੀ ਕੰਮ ਕੀਤਾ ਤਾ ਬਹੁਤ ਖੁਸ਼ੀ ਹੈ ਸਾਨੂੰ ਅਸੀਂ ਇੰਨੇ ਕ ਪੈਸੇ ਕਮਾ ਲੇ ਹਾਂਜੀ ਇਹ ਤਾਂ ਹੈ ਦੇਖੋ ਮੈਂ jio ਤੇ ਵੀ ਮੈਂ ਵੀ ਤਾਂ ਉੱਥੇ ਸਿੱਖਿਆ ਸਾਰਾ ਕੁੱਛ ਅੱਜ ਦੇਖਲੋ ਮੈਨੂੰ ਫ਼ੇਰ ਵੀ ਫ਼ੇਰ ਵੀ ਮੈਨੂੰ ਇਹ ਹੈ ਕੀ ਮੈਨੂੰ ਕੋਈ ਚੀਜ਼ ਉੱਥੇ ਸਿੱਖਣ ਚ ਕੋਈ ਦਿੱਕਤ ਨੀ ਆਈ ਮੈਂ ਹਰ ਇੱਕ ਚੀਜ਼ ਸਿੱਖ ਚੁੱਕੀ ਹਾਂਜੀ ਹਾਂ ਕਮਲ ਪਹਿਲਾਂ ਜਦੋਂ ਤੁਸੀਂ ਦੱਸਿਆ ਸੀ ਨਾ ਤੁਸੀਂ ਮਤਲਬ ਥੋਡਾ ਬੇਟਾ ਵੀ ਕਿੰਨਾ ਛੋਟਾ ਸੀਗਾ ਜਿਸ time ਤੁਸੀਂ ਸਿੱਖਿਆ ਸੀਗਾ ਵੀ ਚਲੋ ਮੈਂ ਤਾਂ ਬਾਅਦ ਚ ਆਈ ਹਾਂ ਥੋਡਾ ਬੇਟਾ ਕਿੰਨਾ ਛੋਟਾ ਸੀਗਾ ਹਨਾ ਤੁਸੀਂ ਕਹਿੰਦੇ ਸੀ ਦੀਦੀ ਮੈਂ ਉਹਨੂੰ ਏਵੇਂ ਛੱਡ ਕੇ ਆਉਂਦੀ ਸੀ ਰੋਂਦੇ ਨੂੰ ਛੋੜ ਕੇ ਆ ਜਾਂਦੀ ਸੀ ਹਨਾ ਪਰ ਦੇਖੋ ਅੱਜ ਤੁਸੀਂ ਸਿੱਖਿਆ ਤਾਂ ਕਿੰਨੀ ਅੱਗੇ ਅੱਜ ਤੁਸੀਂ ਵੱਧ ਗਏ ਓ ਹਨਾ ਤੁਸੀਂ ਇਹ ਸੋਚਦੇ ਤਾਂ ਹੋਣੇ ਹੀ ਆ ਵੈਸੇ ਕਿੰਨਾ ਅੱਛਾ ਲੱਗਦਾ ਹੋਣਾ ਥੋਨੂੰ ਇਹ ਸੋਚ ਕੇ ਵੀ ਹਾਂਜੀ ਦੀਦੀ ਉਹ ਤਾਂ ਮੇਰੇ husband ਨੂੰ ਵੀ ਬੜੀ ਖੁਸ਼ੀ ਹੁੰਦੀ ਆ ਕਮਲ ਅੱਜ ਤੂੰ ਆਪਣੇ ਸਿਰ ਤੇ ਮੈਂ ਮਸ਼ੀਨ ਵੀ ਵਧੀਆ ਲੇਲੀ ਘਰ ਬੜੀ

ਆਪਣੀ ਮਸ਼ੀਨ ਵਗੈਰਾ ਆਪਣੇ ਸਿਰ ਤੇ ਹੀ ਕੰਮ ਕਰਕੇ ਲਈ ਸੀ

ਨਮਸ਼ਕਾਰ ਜੀ ਹੋਰ ਕਿੱਦਾਂ ਠੀਕ ਹੋ ਠੀਕ ਠਾਕ ਜੀ ਵਧੀਆ ਤੁਸੀਂ ਸਨਾਓ busy ਤਾਂ ਨੀ ਤੁਸੀਂ class ਤਾਂ ਨੀ ਲੱਗੀ ਹੋਈ ਤੁਹਾਡੀ ਨਹੀਂ ਨਹੀਂ free ਸੀ ਅੱਛਾ ਅੱਛਾ ਅੱਛਾ ਮੈਂ ਤੁਹਾਨੂੰ ਪੁੱਛਣਾ ਸੀ ਸਾਡੇ ਕੋਲੋਂ ਮਤਲਬ DO office ਤੋਂ ideas ਮੰਗਵਾਏ ਸੀ ਨਾ skill competition ਦੇ

ਮੇਰਾ ਤੇ ਆਗਿਆ ਜਿਹੜੀ last short list ਕੀਤੀ ਨਾ ਉਹਨਾ ਨੇ twenty schools ਦੀ ਮੇਰਾ ਤੇ ਸਕੂਲ ਦਾ ਨਾਮ ਆ ਗਿਆ student ਦਾ ਤੁਹਾਡਾ ਵੀ ਆਇਆ ਉਹ ਤੇ ਹਾਂਜੀ ਹਾਂਜੀ mam ਸਾਡਾ ਵੀ ਆ ਗਿਆ ਨਾਮ ਅੱਛਾ ਅੱਛਾ topic ਕੀ ਦਿੱਤਾ ਸੀ ਤੁਸੀਂ mam ਮੇਰਾ ਹੈਗਾ ਸੀ balanced diet ਤੇ ਸੀ topic ਮੇਰਾ

ਮੇਰਾ reflexology working model ਕਿਹਾ ਸੀ ਨਾ ਉਹਨਾ ਨੇ ਮੈਂ ਕਿਹਾ ਚਲੋ ਇਹਦੇ ਇਸ ਵਿੱਚ ਨਾ ਵਧੀਆ explain ਹੋਜੇਗਾ working ਨਾਲ points ਵਗੈਰਾ ਜੋ ਵੀ ਹੈ reflexology ਦੇ ਤੇ ਮੈਂ ਕਿਹਾ ਇਸ ਵਾਰੀ ਇਹ ਵਾਲਾ ਕਰਵਾ ਲੈਂਦੇ ਹਾਂ ਬੱਚਿਆਂ ਨੂੰ ਨਾਲ ਉਹਨੂੰ ਮੈਂ topic ਵੀ concept clear ਸੀਗਾ ਕੁੜੀ ਨੂੰ

ਹਾਂਜੀ ਮੇਰਾ ਵੀ ਹੈਗਾ ਸੀ balanced diet ਦਾ ਉਹਨਾ ਨੇ ਬੋਲਿਆ ਸੀ working model ਚਾਹੀਦਾ ਹੈ

ਇਹਦਾ ਬਣਦਾ ਨੀ ਸੀ ਹੈਗਾ ਜਿੱਦਾਂ ਮੈਂ ਇੱਕ ਬਿਲ ਦੀ ਤਰ੍ਹਾ ਹੀ ਬਣਾਇਆ ਸੀ

ਹਮ ਸਾਡੇ subject ਚ ਤਾਂ ਇਹੀ problem ਜਿਆਦਾ working ਚ ਹੈ ਨੀ ਨਾ ਕੁੱਛ

ਮਤਲਬ show ਨੀ ਸੀ ਹੋ ਰਿਹਾ ਫ਼ੇਰ ਸਾਡੀ ਨਾ meeting ਰੱਖੀ ਹੋਈ ਸੀ

ਫ਼ੇਰ meeting ਦੇ ਵਿੱਚ ਸਾਨੂੰ ਤੇ ਜਿੱਦਾਂ ਸਾਥੋਂ ਸਾਰਿਆਂ ਤੋਂ ideas ਵਗੈਰਾ ਮੰਗਦੇ ਆ

ਹਾਂਜੀ ਉਹਨਾ ਦੇ ਵਿੱਚ ਉਹਨਾ ਨੇ ਸਾਨੂੰ ਦੱਸਿਆ ਸੀ ਕੇ ਤੁਸੀਂ ਕੁਛ ਕਰਕੇ ਦੱਸ ਸਕਦੇ ਹੋ ਜਿੱਦਾਂ ਕੁੱਛ ਪੈਕ ਵਗੈਰਾ ਵੀ ਬਣਾ ਸਕਦੇ ਹੋ okay ਅੱਛਿਆ ਅੱਛਿਆ ਠੀਕ ਹੈ ਹਾਂ ਫ਼ੇਰ ਅਸੀਂ ਬੱਚਿਆਂ ਨੂੰ ਮੈਂ ਆ ਕੇ ਇੱਦਾਂ ਹੀ ਦੱਸ ਦਿੱਤਾ ਸੀ ਫ਼ੇਰ ਅਸੀਂ ਪੈਕ ਵਗੈਰਾ ਵੀ ਬਣਾ ਲਏ ਸੀ ਇੱਕ ਤੋਂ ਜਿੱਦਾਂ ਤਿੰਨ ਤੇ ਸੀ